ਏਥੇ ਲੋਹੇ ਸੋਨੇ ਕੱਚ ਦਾ ਬੀਬਾ ਇੱਕ ਬਜ਼ਾਰੀਂ ਭਾ ਮੇਲ ਆਉਂਦੀ ਕਿ ਸ਼ੌਂਕਣ ਮੇਲੇ ਦੀ, ਚੰਨ ਵੇ ਤੇਰੇ ਉੱਤੇ ਲੈ ਕੇ ਅੰਬੀਆਂ ਅੰਬ ਰਸੀਆਂ ਗਲ ਪਾ ਕੇ ਵਾਸਕਟ ਕਲੀ ਕਾਲੀ ਮੁਰੱਬਿਆਂ ਵਾਲੀ, ਕਿ ਸ਼ੌਂਕਣ ਮੇਲੇ ਦੀ ਚੰਨ ਵੇ ਲਡੂਆਂ ਦਾ ਭਾ ਪੁਛਦੀ ਚੰਨ ਚੜ੍ਹਿਆ ਸ਼ਹਿਰ ਵਿੱਚ ਸਾਰੇ ਕਿ ਛਿਪ ਗਏ ਤਾਰੇ ਕਿ ਸ਼ੌਂਕਣ ਮੇਲੇ ਦੀ,

ਚੰਨ ਵੇ ਕੁੜਤੀ ਚੋਂ ਅੱਗ ਸਿੰਮਦੀ ਉਹਦੇ ਦੀ ਚਾਨਣੀ ਦਮਕੇ ਕਿ ਬਿਜਲੀ ਚਮਕੇ ਕਿ ਸ਼ੌਂਕਣ ਮੇਲੇ ਦੀ, ਚੰਨ ਵੇ ਕਿ ਰਾਹੀਆਂ ਨੂੰ ਰਾਹ ਭੁੱਲ ਗਏ ਓਹਦੇ ਗੋਰਿਆਂ ਹੱਥਾਂ ਦੀ ਮਹਿੰਦੀ ਬੜਾ ਚਾਅ ਬੜਾ ਗੱਲ ਪੈਂਦੀ ਕਿ ਸ਼ੌਂਕਣ ਮੇਲੇ ਦੀ ਇਹ ਇੱਕ ਜੋ ਕਿ ਤੁਹਾਨੂੰ ਦੱਸਿਆ ਵਧੀਆ ਕਵਿਤਾ ਤੁਹਾਨੂੰ ਸਾਰਿਆਂ ਨੂੰ ਪੜ੍ਹਨੀ ਚਾਹੀਦੀ ਹੈ ਇਹਦੇ ਨਾਲ ਤੁਹਾਡਾ ਮਨ ਬਹੁਤ ਹੀ ਪਵਿੱਤਰ ਹੋ ਜਾਊਗਾ ਤੇ ਮਨ ਗਦ ਗਦ ਹੋਏਗਾ ਤੇ ਦੂਜੀ ਆਪਣੀ ਕੋਲ ਹੈਗੀ ਇੱਕ ਹੋਰ ਵਤਨ ਦਾ ਸ਼ਹੀਦ ਮੈਂ ਵਤਨ ਦਾ ਸ਼ਹੀਦ ਹਾਂ ਮੇਰੀ ਯਾਦ ਭੁਲਾ ਦੇਣੀ ਮੇਰੇ ਖ਼ੂਨ ਦੀ ਇੱਕ ਪਿਆਲੀ, ਕਿਸੇ ਪਿਆਸੇ ਨੂੰ ਪਿਲਾ ਦੇਣੀ ਕਿਸੇ ਅਬਲਾ ਦਾ ਹੱਥ ਫੜਕੇ, ਮੇਰੇ ਖ਼ੂਨ ਦੀ ਲਾ ਮਹਿੰਦੀ, ਉਹਦੀ ਦੁਨੀਆਂ ਵਸਾ ਦੇਣੀ ਮੇਰੀ ਦੁਨੀਆਂ ਮਿਟਾ ਦੇਣੀ। ਮੈਂ ਵਤਨ ਦਾ ਸ਼ਹੀਦ ਹਾਂ ਦੇਣਾ ਨਾ ਕਿਸੇ ਪੈਸਾ ਮੇਰੇ ਰੋਂਦੇ ਨਿਆਣੇ ਨੂੰ, ਮੇਰੀ ਮਿੱਟੀ ਦੀ ਮੁੱਠ ਭਰ ਕੇ, ਓਹਦੀ ਝੋਲੀ ਵਿੱਚ ਪਾ ਦੇਣੀ। ਮੈਂ ਵਤਨ ਦਾ ਸ਼ਹੀਦ ਹਾਂ ਮੇਰੇ ਘਰ ਦੇ ਹਨੇਰੇ ਵਿੱਚ ਬੈਠੀ ਹੈ ਉਜੜੀ ਹੋਈ ਉਹਦੇ ਨੈਣਾਂ ਦੀ ਲੋ ਖੋਹ ਕੇ, ਦੀਵਾਲੀ ਜਗਾ ਦੇਣੀ ਮੈਂ ਵਤਨ ਦਾ ਸ਼ਹੀਦ ਹਾਂ, ਤੇ ਇਹ ਕਹਾਣੀ ਜਿਹੜੀ ਹੈ ਇੱਥੇ ਹੀ ਸਮਾਪਤ ਹੁੰਦੀ ਹੈ। ਤੇ ਇੱਕ ਹਰਭਜਨ ਸਿੰਘ ਦੀ ਤੁਹਾਨੂੰ ਮੈਂ ਉਸ ਤੋਂ ਪਹਿਲਾਂ ਖਤਮ ਕਰਨ ਤੋਂ ਪਹਿਲਾਂ ਦੱਸਣਾ ਚਾਹੁੰਦਾ ਇੱਕ ਮਾਏਂ ਨੀ ਕਵਿਤਾ ਹੈ, ਤੇ ਸੁਣਕੇ ਜ਼ਰਾ ਮਾਏ ਨੀ, ਕਿ ਅੰਬਰਾਂ ਵਿੱਚ ਰਹਿਣ ਵਾਲੀਏ ਸਾਨੂੰ ਚੰਨ ਦੀ ਗਰਾਹੀ ਦੇ ਦੇ ਮਾਏ ਨੀ ਅੰਬਰਾਂ ਵਿੱਚ ਰਹਿਣ ਵਾਲੀਏ ਸਾਨੂੰ

ਬਾਕੀ ਜਿਹੜੀ ਕਹਾਣੀ ਹੈ ਇਹ ਤੁਹਾਨੂੰ ਮੈਂ ਬਾਅਦ ਚ ਦੱਸਾਂਗਾ ਹੁਣ ਲਈ ਤੁਹਾਡਾ ਧੰਨਵਾਦ ਕਰਦਾਂ ਗਾ ਨਮਸ਼ਕਾਰ ਧੰਨਵਾਦ।

hello ਹਾਂ ਸੋਨਮ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਦੀਦੀ

ਮੈਂ ਵੀ ਵਧੀਆ

ਅੱਛਾ or ਗੁਡੀਆ ਦਾ admission ਕਰਾ ਦੀਆ admission admission ਨੀ ਹੋਈ ਉਹੀ ਜੋ annual ਹੁੰਦੇ ਨੇ ਉਹ ਹੋਇਆ ਆਈ ਹਮ

ਅਹ admission ਕਰਵਾਈ ਸੀ ਨਾ ਇਹਦੀ last September ਵਿੱਚ

ਹਾਂਜੀ ਤੇ ਹੁਣ ਇਹਦੇ annual charges ਜਿਹੜੇ ਲੈਂਦੇ ਨੇ ਉਹ ਲਏ ਨੇ

ਫੇਰ ਠੀਕ ਐ ਮਤਲਬ ਕਿਹੜੀ class ਵਿੱਚ ਐ ਇਹਨੇ ਹੁਣ pre nursery ਕੀਤਾ ਉਸ ਸਕੂਲ ਵਿੱਚ ਕਰਾਇਆ ਹਾਂਜੀ ਹਜੇ ਤਾਂ ਉਹੀ ਸਕੂਲ ਐ play ਸਕੂਲ

ਕਿੰਨੇ ਸਾਲ ਦੀ ਤਿੰਨ ਸਾਲ ਦੀ ਹੈ ਹਾਂਜੀ ਇਹ ਤਿੰਨ ਸਾਲ ਦੀ ਹੋਈ ਐ ਹਾਂ ਹੁਣ ਮਾਰਚ ਵਿੱਚ ਹੋਈ ਐ ਹਾਂ ਤਿੰਨ ਸਾਲ ਸਾਡੇ ਤੇ nursery pre nursery ਚ ਹੋ ਜਾਂਦੇ ਸੀ ਸਕੂਲ ਦੇ ਵਿਚ ਹੁਣ ਤਾਂ ਸਕੂਲਾਂ ਵਿਚ pre nursery ਹੀ ਖਤਮ ਕਰਤੀ ਹਨਾ ਹਾਂਜੀ ਹਾਂਜੀ ਹੁਣ ਸਕੂਲ nursery ਤੋਂ start ਨੇ ਹਾਂ ਮੈਂ ਸੁਣਿਆ ਸੀ ਕੀ nursery ਤੋਂ start ਨੇ or admission ਦੀ ਉਮਰ ਵੀ ਵਧਾਤੀ ਐ ਹਾਂਜੀ ਆਇਆ ਸੁਣਨ ਚ ਵੀ ਕੀ nursery ਦੀ ਵੀ ਇਹਨਾਂ ਨੇ ਹੁਣ ਤਿੰਨ ਕਲਾਸਾਂ ਕਰਤੀਆਂ ਨੇ

ਤਿੰਨ ਸਾਲ ਬਈ nursery ਤਿੰਨ ਸਾਲ ਲਗਾਂਗੇ ਜਿਵੇਂ nursery ਤੋਂ ਬਾਅਦ KG UKG ਹੋਰ ਪਤਾ ਨੀ ਕੀ ਕੀ ਹਜੇ ਇੰਨਾ ਪਤਾ ਨਹੀਂ ਹੈਗਾ or ਸੁਣਨ ਵਿਚ ਆਇਆ ਕੀ nursery ਦੀ ਵੀ ਇਹਨਾ ਨੇ ਤਿੰਨ ਤਿੰਨ ਸਾਲ ਵਧਾਨੇ ਨੇ ਨਹੀਂ ਉਹ ਗੱਲ ਤਾਂ ਉਹੀਓ ਪੈ ਜਾਂਦੀ ਐ ਨਾ ਕੰਨ ਇਧਰੋ ਨੀ ਫੜਿਆ ਤਾਂ ਉਧਰੋਂ ਫੜ ਲਏ ਪਹਿਲੇ pre nursery nursery ਤੇ KG ਸੀ ਤਿੰਨ ਸਾਲ ਲੱਗਦੇ ਸੀ ਤੇ ਉਸ ਤੋਂ ਬਾਅਦ first ਚ ਜਾਂਦਾ ਸੀ ਬੱਚਾ

ਹਾਂ ਪਤਾ ਨਹੀਂ ਹਜੇ confirm ਨੀ ਐ ਕਹਿ ਰਹੇ ਨੇ ਵੀ nursery ਦੀਆਂ ਤਿੰਨ ਤਿੰਨ ਸਾਲ ਲਗਾਨਗੇ nursery ਚ ਆਰ ਜੇ ਉਹੀ ਤਾਂ ਗੱਲ ਹੰਦੀ ਹੈ nursery ਏ KG ਫਿਰ LKG ਉਹੀ ਤਿੰਨ ਸਾਲ

pre pre nursery ਦੀ ਜਗ੍ਹਾ LKG ਹੋ ਗਈ ਆਈ ਉਸ ਤੋਂ ਬਾਅਦ ਸਿੱਧਾ first ਹਾਂਜੀ ਹਾਂਜੀ ਬੱਸ ਵਧੀਆ ਹੈਗਾ ਹੁਣ ਸਾਡੇ ਇਧਰ ਤੇ ਸਾਡੇ ਬੱਚੇ ਹੋਏ ਸਾਡੇ ਤਿੰਨ ਸਾਲ ਦੇ admission

ਹਾਂ ਮੇਰੇ ਬੱਚਿਆ ਨੇ ਤਾਂ ਦੋ ਦੋ ਵਾਰੀ pre nursery ਕੀਤੀ ਐ ਅੱਛਾ ਇਹਨਾ ਨੂੰ ਸਕੂਲ ਚ ਹੀ ਪਾਇਆ ਸੀ ਤੁਸੀਂ ਜਾ play ਵਿੱਚ ਪਾਇਆ ਸੀ

ਹਾਂ coloring ABC ਮੇਰੇ ਦੋਨੋ ਬੱਚਿਆ ਨੇ ਇਹੀ ਮਹਲੇ ਦੇ ਵਿਚ ਕੀਤੀ ਐ pre nursery

ਸਕੂਲ ਵਿੱਚ ਗਏ ਨਾ ਵੀ ਇਹਨਾ ਨੂੰ one two ten ਆਂਦੀ ਆਈ ABC ਆਂਦੀ ਐ ਫੇਰ ਤੁਸੀਂ nursery ਚ ਕਰਦੋ

ਤੇ ਉਹ ਕਹਿੰਦੇ ਵੀ ਅਸੀਂ ਤਾਂ nursery ਚ ਚਾਰ ਸਾਲ ਦਾ ਬੱਚਾ ਕਰਦੇ ਸਾਢੇ ਤਿੰਨ ਸਾਲ ਤਾਂ ਅਸੀਂ ਲੈਂਦੇ ਈ pre nursery ਚ ਆ

ਉੱਥੇ ਫੇਰ ਮੇਰੇ ਬੱਚਿਆ ਨੰ pre nursery ਕਰਨੀ ਪਈ ਸਕੂਲੇ or ਉਹਦੇ ਵਿਚ ਬਲਕਿ ਸਕੂਲ ਵਿੱਚ ਤਾਂ ਕਰਵਾਂਦੇ ਵੀ ਨੀ ਉਹ one two ten pre nursery ਚ coloring ਕਰਵਾਂਦੇ ਨੇ ਸਿਰਫ ਹਾਂਜੀ ਇਹਨੂੰ ਵੀ ਹੁਣ start ਕਰਵਾਇਆ ਉਹਨਾਂ ਨੇ ਲਿਖਾਨਾ ਨਾ pencil ਪਕੜਾਨੀ ਹੁਣ start ਕਰਵਾਈ ਐ coloring coloring ਨੀ ਕਰਵਾ ਰਹੇ coloring ਇਹਨੂੰ play ਚ ਕਰਵਾਂਦੇ ਸੀ coloring ਹਜੇ ਵੀ ਹੈਗੀ ਐ ਪਰ pencil ਨੀ ਫੜਾਨਦੇ ਸੀ ਜਿਵੇਂ one one one two ਲਿਖਵਾਨਾ ਨਾ ਉਹ ਹੁਣ start ਕੀਤਾ pre nursery ਚ ਅੱਛਾ ਉਹੀ ਤਾਂ ਗੱਲ ਹੈ ਨਾ ਹੁਣ pre nursery ਚ coloring ਹੀ ਕਰਵਾਂਦੇ ਨੇ ਤੇ play ਵਗੈਰਾ ਵਾਲੇ ਜਿਹੜੇ ਘਰ ਵਿਚ play ਖੋਲੇ ਹੁੰਦੇ ਨੇ ਉਹ ਤੇ one two ten

ਬਹੁਤ ਅੱਛਾ ਪੜ੍ਹਾਇਆ ਜਿਹਨਾ ਨਾਲ base ਅੱਛਾ ਰਿਹਾ ਸਕੂਲ ਵਿੱਚ ਨਾ ਹਾਂ ਨਹੀਂ ਐ ਸਗੋ ਨਾ ਐ ਠੀਕ ਰਹਿੰਦੇ ਨੇ ਆ ਸਕੂਲ ਜਿਹੜੇ starting ਚ ਬੱਚੇ ਨੂੰ ਲਿਖਾਨਾ start ਕਰ ਦੇਣ ਨਾ ਬੱਚੇ ਨੂੰ ਪਤਾ ਲੱਗ ਜਾਂਦਾ ਨਾ ਫਿਰ

ਪਰ ਹੁਣ ਤੇ ਸਾਡੇ ਸਰਕਾਰ ਵੀ stick ਹੋਈ ਮੇਰੇ ਖਿਆਲ ਨਾਲ ਸ਼ਾਇਦ next year ਤੱਕ ਉਹ ਫਿਰ ਪੰਜ ਸਾਲ ਦਾ ਹੀ ਬੱਚਾ ਕਰ ਦੇਣ ਸਕੂਲ ਦੇ ਵਿੱਚ admission ਅੱਛਾ ਹਾਂ ਕਿਉਂਕਿ foreign ਵਿੱਚ ਤਾਂ ਇਹ rule ਹੈ ਨਾ ਕੀ ਤੁਸੀਂ ਸੱਤ

ਹਾਂਜੀ ਉੱਥੇ ਪੰਜ ਸਾਲ ਦੇ ਬੱਚੇ ਨੂੰ ਇਵੇਂ ਭੇਜਦੇ ਨੇ ਜਿਵੇਂ ਅਸੀਂ play ਚ ਭੇਜਦੇ ਆ

ਉੱਥੇ ਸਾਡੀ ਨਨਾਣ ਸਾਡੀ ਅਹ ਮੇਰੀ cousin ਦਾ ਲੜਕੀ ਆਈ ਉਹ ਸੱਤ ਸਾਲ ਦੀ ਹੋ ਗਈ ਸੀ ਉਹ ਸਕੂਲ ਹੀ ਨੀ ਜਾਂਦੀ ਸੀ ਹਲੇ ਤੱਕ play ਚ ਹੀ ਜਾਂਦੀ ਸੀ

poems lesson ਇਹ ਤਾਂ first ਤੱਕ ਹੀ ਆ ਜਾਂਦੇ ਨੇ ਹਾਂਜੀ ਹਾਂਜੀ ਉਹ first complete ਹੀ ਹੋ ਜਾਂਦੀ ਐ ਇੱਕ ਤਰ੍ਹਾਂ ਹਾਂਜੀ

ਉਹ ਏ ਯਮੁਨਾ ਨਗਰ ਦਾ ਸਭ ਤੋਂ ਵੱਡਾ ਸਕੂਲ ਐ MLN ਅੱਛਾ ਅੱਛਾ

ਵੈਸੇ ਉੱਥੇ ਹੀ ਪਾਇਆ ਕਿਉਂਕਿ ਮੇਰੇ ਬੱਚਿਆ ਦਾ sports ਵੱਲ ਵੀ ਰੁਝਾਨ ਜਿਆਦਾ ਹੈ ਨਾ ਤੇ ਉਹ ਸਕੂਲ sports ਨੂੰ promote ਕਰਦਾ ਅੱਛਾ ਅੱਛਾ ਤੇ sports ਦੇ ਵੀ ਤੇ education ਵਿਚ ਵੀ five number extra ਹੁੰਦੇ ਨੇ ਨਾ sports student ਦੇ ਹਾਂਜੀ ਹਾਂਜੀ ਤੇ ਮੇਰੀ ਗੁਡੀਆ ਨੂੰ by birth ਹੀ ਉਹਨੂੰ gymnastic ਦਾ ਸ਼ੌਂਕ ਐ ਉਹ gymnastic ਕਰਦੀ ਐ stadium ਵਿੱਚ ਨਾਲ ਉੱਥੇ ਪੜ੍ਹਾਈ ਦਾ ਜੋਰ ਵੀ ਨੀ ਐ ਮਤਲਬ ਜਿਸ ਤਰ੍ਹਾਂ ਕੀ ਇਹ ਨਹੀਂ ਹੁੰਦਾ ਤੁਹਾਡੇ ਦੂਸਰੇ ਸਕੂਲਾ ਵਿਚ CBSE ਜਾ ਹਰਿਆਣਾ Board ਪੂਰੇ ਸਾਲ

exam ਵਿੱਚ ਪੂਰੇ ਸਾਲ ਦਾ syllabus ਇੱਕਠਾ ਕਰਾਕੇ ਲੈਂਦੇ ਨੇ ਉਸ ਤਰ੍ਹਾਂ ਨੀ ਐ ਪੜ੍ਹਾਈ

ਤੇ ਹਰ ਹਫਤੇ ਮਤਲਬ ਤਹਾਡੇ ਜਿਹੜੇ lesson ਹੋਏ ਨਾ ਉੱਦਾਂ test ਹੋਣਾ ਅੱਛਾ ਅੱਛਾ ਅੱਛਾ ਉਸੀ test ਦੇ base ਤੇ ਤੁਹਾਡੇ number ਲੱਗਨੇ ਨੇ

final ਮਤਲਬ third ਤੱਕ ਤੇ ਇਹਨਾ ਦੇ exam ਨੀ ਹੁੰਦੇ third ਤੱਕ ਉਹ ਅਰ ਹਰ ਮਹੀਨੇ ਹਰ ਹਫਤੇ test ਲੈਂਦੇ ਨੇ ਹਰ ਹਫਤੇ ਦੇ test ਦਾ ਮਹੀਨੇ ਚ report ਆਂਦੀ ਹੈ

ਹਾਂ ਤੇ ਉਸੀ ਸਾਲ last ਤੇ ਏ ਪਰ ਸਾਲ ਖਤਮ ਹੁੰਦਾ ਤਾਂ last ਵਿਚ ਉਹ monthly ਟੈਸਟਾ ਦੇ ਵਿੱਚ ਹੀ ਲੈਕੇ ਨਾ ਦੋ ਮਹੀਨੇ ਤਿੰਨ ਮਹੀਨੇ monthly test ਲੈਕੇ

ਅੱਛਾ ਤੇ

ਹਾਂ ਇਸ ਕਰਕੇ ਨਾ ਮਤਲਬ ਕੀ ਪੜ੍ਹਾਈ ਦਾ burden ਨੀ ਜਿਆਦਾ ਜਿਵੇਂ ਕੀ ਬੱਚਿਆ ਨੂੰ ਰੱਟੇ ਮਾਰੋ ਯੇ ਵੀ lesson ਕਰਨੇ ਐ ਵੋ ਬੀ lesson ਕਰਨੇ ਐ ਦਸ ਬੀਸ ਐਸਾ ਕੋਈ system ਨੀ ਐ ਅੱਛਾ ਅੱਛਾ ਉੰਝ ਪੜ੍ਹਾਈ ਹੈਗੀ ਐ ਅੱਛੀ means ਕੀ ਬੱਚੇ ਨੂੰ knowledge ਤਾਂ ਹੋਣੀ ਚਾਹੀਦੀ ਐ ਨਾ ਪੜ੍ਹਾਈ ਦੀ ਵੀ

sports ਵਿੱਚ ਵੀ ਐ stage cover ਕਰਦੇ ਨੇ ਇਹਦਾ ਮਤਲਬ pre nursery ਦਾ ਬੱਚਾ ਜਦੋਂ ਮੇਰੇ ਬੱਚੇ pre nursery ਚ ਗਏ ਨੇ ਦੋਨੋ ਤੇ poem ਸਾਰੀ ਕਲਾਸਾਂ ਚ ਨੀ ਕਰਾਂਦੇ ਉਹਨਾ ਦੀ ਪਹਿਲੇ class ਵਿੱਚ practice ਹੁੰਦੀ ਐ ਤੇ ਮਹੀਨੇ ਚ ਇੱਕ ਵਾਰੀ ਇੱਕ ਵਾਰੀ ਨੀ ਇੱਕ ਵਾਰੀ English ਦੀ ਇੱਕ ਵਾਰੀ ਹਿੰਦੀ ਦੀ ਤੇ stage ਦੇ ਉੱਤੇ performance ਪੂਰੀ class ਦੀ ਕਰਨੀ one two all ਐ ਨੀ ਕੀ ਇੱਕ ਦੋ ਬੱਚੇ ਪੂਰੇ one two all forty ਬੱਚਿਆ ਦਾ stage presentation ਹੁੰਦੀ ਹੈ poem ਦੀ ਅੱਛਾ ਅੱਛਾ ਹਾਂ ਹਰ ਮਤਲਬ pre nursery ਤੋਂ ਲੈ ਕੇ ਹਰ class ਦਾ ਹੈਗਾ ਕੀ ਤੁਸੀਂ ਜਿਹੜੀ poem ਦੀ recitation ਐ ਨਾ ਉਹਨੂੰ

ਇਹ competition ਹੁੰਦਾ ਪਹਿਲੇ ਤੇ pre nursery ਤੋਂ ਲੈਕੇ ਬੱਚੇ first ਤੱਕ ਨਾ ਹਰੇਕ ਬੱਚਾ stage cover ਕਰਦਾ

ਅਹ stage ਵਾਲਾ ਅਹ ਪਰ ਨਹੀਂ ਇਹਨਾਂ ਦੀ class ਦੀ performance ਵੀ stage ਤੇ ਹੋਣੀ ਐ

ਹਾਂ class ਦੀ performance stage ਤੇ ਹੋਏਗੀ principal see ਸਾਹਮਣੇ ਤਾਂਕੀ ਬੱਚੇ ਦਾ ਜਿਹੜਾ

ਹਾਂਜੀ ਹਾਂਜੀ ਠੀਕ ਐ ਨਾ ਤਾਂਹੀ ਬੱਚਾ ਫਿਰ ਅੱਗੇ ਜਾਂਦਾ ਏ active ਹੁੰਦਾ ਨਾ ਹਰ field ਦੇ ਵਿੱਚ active ਹੁੰਦਾ ਫੇਰ

ਐਂ ਨੀ ਐ ਜੋਰ ਪੜ੍ਹਾਈ ਤੇ ਸੀਏਫ਼ ਪੜ੍ਹਾਈ ਦੇ ਉੱਤੇ ਹੀ ਜੋਰ ਐ sport ਐ ਤੇ sport ਨਹੀਂ ਉਹ ਹਰ ਬੱਚੇ ਨੂੰ ਕਹਿੰਦੇ ਨੇ ਕੀ ਤੁਮਨੇ ਕੋਣ ਸੇ sports ਮੇ ਜਾਣਾ

ਅੱਛਾ ਅੱਛਾ

ਜਿਵੇਂ ਕੀ ਕਹਿੰਦੇ ਨੇ ਉਹੀਓ monthly ਪੂਰਾ first year ਤੱਕ ਦੇ exam ਹੋਣਗੇ ਇੰਨੇ subject ਇੰਨੇ lesson ਉਹਨੂੰ ਰੱਟੋ ਫੇਰ ਕਰੋ test ਤਾਂ ਹੁੰਦੇ ਹੀ ਹੁੰਦੇ ਨੇ ਹਰ ਸਕੂਲ ਚ ਹਾਂਜੀ ਹਾਂਜੀ test ਤੇ exams ਤੇ ਹੋਣੇ ਈ ਐ ਤਾਂ ਫੇਰ ਬੱਚਾ ਪਤਾ ਲੱਗਦਾ ਬੱਚੇ ਦਾ ਬੱਚਾ ਫੇਰ ਕਿੰਨਾ ਆਇਆ ਕਿੰਨਾ ਨਹੀਂ ਆਇਆ ਸਮਝ ਕੁੱਛ ਪਰ ਉਹ ਇੱਕ burden ਈ ਐ ਨਾ ਉਹਦੇ ਵਾਸਤੇ ਟਿਊਸ਼ਨਾ ਸਾਨੂੰ ਬੱਚਿਆ ਨੂੰ tuition ਲਗਾਨ ਦੀ ਲੋੜ ਹੀ ਨੀ ਪੈਂਦੀ ਇਸ ਚੱਕਰ ਵਿਚ ਕਿਉਂਕਿ ਇਹਨਾਂ ਨੇ ਆਪਣੇ class ਦੀ performance month ਵਿਚ ਹੀ ਦੇਖ ਲੈਣੀ ਐ ਕੀ ਇਸ ਬੱਚੇ ਨੂੰ ਕਿੱਥੇ weakness ਐ ਉਹਨੂੰ extra class ਲਗਾਨੀ ਐ ਕੇ ਨਹੀਂ ਲਗਾਨੀ or ਇਹਨੂੰ lesson ਕਿਹੜੇ ਯਾਦ ਨੀ ਹੋ ਰਹੇ ਜਿਵੇਂ ਦੋ ਲੈਸਨਾ ਦਾ ਹੋਇਆ ਇਸ month ਉਹਨਾਂ ਦਾ ਦੋ ਤਿੰਨ ਲੈਸਨਾ ਦਾ test ਹੁੰਦਾ ਰਹਿੰਦਾ ਪਹਿਲੇ ਹਰ ਰੋਜ਼

ਹਰ ਰੋਜ਼ test ਹੋਏਗਾ ਉਹਦਾ weekly test ਹੋਏਗਾ ਫੇਰ weekly test ਤੋਂ ਬਾਅਦ monthly test ਹੋਏਗਾ ਤੇ third class ਤੱਕ ਇਹਨਾਂ ਨੇ result ਇਸ ਤਰ੍ਹਾਂ ਹੀ ਨਿਕਾਲਨਾ

ਅੱਛਾ ਅੱਛਾ ਤੇ forth ਵਿੱਚ ਫਿਰ ਹੁੰਦੇ ਨੇ ਇਵੇਂ ਹੀ

test monthly ਤੇ ਚਲਦੇ ਰਹਿਣਗੇ ਲੇਕਿਨ forth ਵਿੱਚ first term or final term ਹੋਏਗਾ

ਬੱਸ ਉਹਦੇ ਵਿੱਚ ਦੋ term ਹੁੰਦੇ ਨੇ first term or final

ਪਰ ਉਹਨਾ ਦੇ test ਹੀ ਇੰਨੇ ਹੁੰਦੇ ਨੇ ਕੀ ਬੱਚੇ ਦੀ ਤਿਆਰੀ ਉਹਨਾ ਵਿੱਚ ਹੀ ਹੋ ਜਾਂਦੀ ਐ or ਉਹ ਇਸੀ ਟੈਸਟਾ ਦੇ ਤਾਂ number ਲੱਗਦੇ ਹੀ ਨੇ internal

ਹਮ ਤੇ ਮਤਲਬ ਅੱਛਾ ਮੈਨੂੰ ਇਸ ਸਕੂਲ ਦੀ education ਸਬ ਤੋਂ ਜਿਆਦਾ ਅੱਛੀ ਲੱਗੀ ਐ ਅੱਛਾ ਅੱਛਾ ਦੂਸਰਾ ਇਸਤੇ ਬੱਸ ਪੜ੍ਹਾਈ burden ਬੱਚੇ ਨੂੰ ਪੜ੍ਹਾਈ ਦਾ ਹੀ tension ਰਹਿੰਦੀ ਹੈ ਉਹਨਾ ਨੂੰ ਦੂਸਰੇ ਸਕੂਲਾ ਵਿੱਚ ਵੀ ਹਾ ਮੇਰਾ exam ਆ ਰਿਹਾ ਮੈਨੇ ਪੜ੍ਹਨਾ ਮੇਰੇ ਮੇਰੇ ਬੱਚੇ free mind ਮੈਨੂੰ ਇੰਨੀ tension ਨੀ ਹਾਂ ਆਜ ਕਾ test ਕਿਆ ਆਇਆ ਬਤਾਓ ਇਹ ਇਹ ਪਤਾ ਕੀ ਐ ਹਰ ਬੁੱਧਵਾਰ test ਹੋਣਾ ਹਰ ਬੁੱਧਵਾਰ ਹੁਣ ਤਾਂ ਹਰ ਸਕੂਲ ਦਾ ਇੰਨਾ syllabus ਐ ਦੇਖੋ ਤੁਸੀਂ nursery ਦਾ ਬੱਚਾ ਨਾ ਉਹਨੂੰ ਵੀ ਇੰਨਾ burden ਹੈ ਇੰਨਾ ਕੁੱਛ ਐ or ਜੋ ਕੁੱਛ ਅਸੀਂ forth or fifth ਚ ਕਰਦੇ ਸੀ ਅੱਜਕਲ ਦੇ ਬੱਚੇ ਉਹੀ ਨਾ first ਵਿਚ ਕਰਦੇ ਪਏ ਨੇ ਮੈਂ ਉਹੀ ਤੇ ਕਿਹਾ ਨਾ third class ਤੱਕ ਇੱਥੇ ਸਕੂਲ ਵਿੱਚ burden ਨੀ ਏ books first class ਤੱਕ ਦੇ ਬੱਚੇ ਦੀ pre nursery ਤੋਂ ਲੈਕੇ first class ਤੱਕ ਦੇ ਬੱਚੇ ਦੀ ਸਕੂਲ ਵਿੱਚ ਹੀ ਰੱਖਦੇ ਨੇ ਹਾਂਜੀ ਇਹ system ਐ ਮਤਲਬ ਮੇਰਾ ਬੱਚਾ ਜੇ ਦਸ ਸਾਲ ਦਾ ਛੋਟਾ ਹੋ ਗਿਆ ਦਸ ਸਾਲ ਨੀ ਬਾਰਾਂ ਸਾਲ ਮੇਰੀ ਗੁਡੀਆ ਹੋ ਗਈ ਬਾਰਾਂ ਸਾਲ ਦੀ

ਐ ਤਦ ਦਾ system ਚੱਲਦਾ ਪਿਆ ਉਸ ਤੋਂ ਪਹਿਲੇ ਦਾ ਵੀ